ਇਕ ਆਂਟੀ ਫੋਨ ਪਰ ਬਾਤ ਕਰ ਰਹੀ ਹੈ ਔਰ ਦੋ ਆਂਟੀ ਮਛੀ ਖਰੀਦ ਰਹੀ ਹੈ ਜਹਾਂ ਪਰ ਬਹੁਤ ਸਾਰੀ ਮਛੀ ਹੈ।

ਜਿਹੜਾ ਕੀ ਰੈੱਡ ਕਲਰ ਦਾ ਵਾ ਤੇ ਬੜਾ ਲੰਬਾ ਤੇ ਵੱਡਾ ਵਾ ਤੇ ਇਹਦੇ ਪੁਲ ਦੇ ਥੱਲੇ ਇੱਕ ਬੰਦਾ ਖਲੌਤਾ ਵਾ ਤੇ ਨਦੀ ਚ ਵੀ ਦੋ ਬੰਦੇ ਖਲੌਤੇ ਆ।

ਇੱਥੇ ਇੱਕ ਬੀ_ਐਸ_ਜੀ ਦਾ ਵੀ ਡੱਬਾ ਪਿਆ ਹੋਏਆ ਇੱਕ ਡਿਸ਼ ਦਾ ਡੱਬਾ ਪਿਆ ਵਾ।

ਇੱਸ ਦੇ ਪਿੱਛੇ ਟ੍ਰੀਸ ਹਨ ਜੋ ਕਿ ਗ੍ਰੀਨ ਕਲਰ ਦੇ ਬੋਹੁਤ ਵੱਡੇ ਹਨ ਥੱਲੇ ਫ਼ਰਸ਼ ਹੈ ਜੋਕਿ ਟਾਈਲਸ ਕਾ --

ਇੱਥੇ ਬਹੁਤ ਸਾਰੀਆਂ ਬਾਈਕਸ ਲੱਗੀਆਂ ਹਨ ਜੋ ਕਿ ਵੱਖੋ ਵੱਖ ਕਲਰ ਦਿਆਂ ਹਨ ਇੱਥੇ ਇੱਕ ਪੋਸਟਰ ਲੱਗਿਆ ਹੈ ਅਮੂਲ ਦਾ।

ਤੇ ਇੱਥੇ ਬਹੁਤ ਸਾਰੇ ਬਲੂਨ ਲੱਗੇ ਹਨ ਜਿੱਦਾਂ ਰੈਡ ਕਲਰ ਦੇ ਯੈਲੋ ਕਲਰ ਦੇ ਬਲੂ ਕਲਰ ਦੇ ਵਾਈਟ ਕਲਰ ਦੇ।

ਇਹ ਇੱਕ ਰੈਸਟੋਰੈਂਟ ਹੈ ਜਿੱਥੇ ਇੱਕ ਬੰਦਾ ਬੈਠਿਆ ਜਿਹੜਾ ਗੱਲ ਕਰ ਰਿਹਾ ਕਿਸੇ ਨਾਲ ਤੇ ਇਧਰ ਇੱਕ ਪੈਪਸੀ ਵਾਲਿਆਂ ਦੀ ਫਰਿਜ ਪਈ ਹੈ।

ਸਕੂਲ ਦਾ ਪੋਸਟਰ ਲੱਗਾ ਹੋਇਆ ਜਿਹੜਾ ਕੀ ਰਸ਼ਤਰਾ ਭਾਰਤੀਯ ਪਬਲਿਕ ਸਕੂਲ ਏ ਆ।

ਇਹ ਵਾਲ ਵਾਈਟ ਕਲਰ ਦੀ ਹੈ ਤੇ ਛੱਤ ਵੀ ਵਾਈਟ ਕਲਰ ਕੀ ਹੈ ਇੱਕ ਵਾਈਟ ਕਲਰ ਕਾ ਬੱਲਬ ਹੈ।

ਬਲੂ ਕਲਰ ਦਾ ਆ ਤੇ ਇਥੇ ਇਕ ਬਹੁਤ ਸਾਰੀਆਂ ਸਲਾਈਡਾ ਲੱਗੀਆਂ ਹਨ ਜੋ ਕਿ ਬਹੁਤ ਉੱਚੀਆਂ ਹਨ।